ਦਸ਼ਮੇਸ਼ ਸਕੂਲ ਪੜਦਾ ਨਾ ਉਹ ਹਮ, ਅਵਾਰਾਗਰਦੀ

ਹੋਰ ਕੋਈ ਨਵੀਂ ਤਾਜ਼ੀ ਬਸ ਠੀਕ ਆ ਠੀਕ ਈ ਚਾਹੀਦਾ ਵਾਂ, ਟੈਮ ਪਾਸ ਤੇ ਹੁੰਦਾ ਨਹੀਂਓ ਕੱਲ ਅਸੀਂ ਰਗੜਾ ਬਣਾਇਆ ਹੀ ਵਧੀਆ ਵਧੀਆ ਛਕੋ

ਹੈਗਾ ਵਾਂ ਹਲੇ ਨਾ ਹੁਣ ਮੁਕਾਤਾ ਐਂਡ ਕਰਾਂਤੀ ਅਸੀਂ ਤੇਨੂੰ ਦੱਸਣ ਡਿਆ

ਕੋਈ ਨਾ ਹੁਣ ਜਿਦਣ ਰਗੜੂ ਤੇਨੂੰ ਫੋਨ ਕਰੁ ਮੈਂ

ਹਮ ਬੜਾ ਨੇਰੀ ਲਿਆਉਂਦਾ ਈ ਪਰਾਵਾਂ ਓਹ ਤੇ

ਹਮ ਹੋਰ

ਆਹੋ ਲੁਕ ਕੇ ਵੀ ਕਾਹਦੀ ਗੱਲ ਕਰਣੀ ਗੱਲ ਤਾਂ ਸਾਹਮਣੇ ਹੋ ਜਾਂਦੀ ਪਰ ਯਾਰ ਰੌਲਾ ਬੜਾ ਪਾਉਂਦੇ ਨਾ ਤੇ ਉੱਤੋਂ ਫਿਰ ਖਿੱਚ ਚੜਦੀ ਜੇ ਅਸੀਂ ਕਮਰੇ ਚ ਵੜਜਾਗੇ ਨਾ ਅੰਦਰ ਹੁਣ ਅਸੀਂ ਕਮਰੇ ਚ ਮੈਂ ਕਮਰੇ ਚ ਵੜਿਆ ਨਾ ਅੰਦਰ

ਤੇ ਹੁਣ ਜਦੋਂ ਕੋਈ ਸਬਜ਼ੀ ਆਲਾ ਆਉਂਦਾ ਤੇ ਤੂਤਿਆ ਦੀ ਆਵਾਜ਼ ਆ ਜਾਂਦੀ

ਜੇ ਕੋਈ ਨਿਆਣਾ ਚੀਕ ਮਾਰਦਾ ਓਹਦੀ ਆਵਾਜ਼ ਆਉਂਦੀ, ਅੰਦਰ ਤੇ ਆਵਾਜ਼ ਆਉਣੀ, ਅੰਦਰ ਏਹ ਥੋੜੀ ਵੀ ਕੱਚ ਲੱਗਾ ਜਿਹੜਾ ਗੁਫਾ ਚ ਵੜੇ ਆ ਵੇ ਆਵਾਜ਼ ਆਉਣੀ ਨੀ ਆ ਆਉਣੀ ਨੀ ਐ ਹਮ ਹੋਰ ਮੈਂ ਛੱਤ ਤੇ ਆ ਤੇ ਅਵੇ ਡਿਆ ਆ ਨਿਆਣੇ ਯਾਰ ਬੋਲਦੇ ਬੜਾ ਆ ਏਦਾਂ ਈ ਆ ਏਦਾਂ ਈ ਆ ਏਹੋ ਜਹੀ ਥਾਂ ਮੈਂ ਤੇਨੂੰ ਦੱਸਤਾ ਕੋਈ ਹੈ ਈ ਨੀ ਜਿੱਥੇ ਰੌਲਾ ਨਾ ਪੈਂਦਾ ਹੋਏ ਹਮ ਉਹ ਵੀ ਉਦੋਂ, ਜਦੋਂ ਕਦੇ ਰਾਤ ਹੋਈ ਹੋਵੇ ਵਾਵਾਂ ਈ ਜਦੋਂ ਲੋਕੀ ਸ਼ਰਾਬੀ ਮੁੜ ਕੇ ਉਹ ਮਾਣ ਨੀ ਉਹ ਸ਼ਰਾਬ ਆਲੇ ਰੌਲਾ ਪਾਉਂਦੇ ਰਹਿੰਦੇ ਖਪ ਆਹੋ ਸ਼ਰਾਬ ਆਲੇ ਰੌਲਾ ਪਾਉਂਦੇ ਰਹਿੰਦੇ, ਇੱਥੇ ਵੀ ਇੱਦਾ ਈ ਹਾਲ ਈ ਓ ਪਰਾਵਾਂ ਏਦਾਂ ਈ ਆ ਏਦਾਂ ਈ ਆ ਹਮ ਹਾਂ ਹੋਰ ਬਸ ਠੀਕ ਆ ਕੱਟੀ ਜਾਂਦੇ ਦਿਨ ਪਰਾਵਾਂ

ਓਏ ਤੁਹਾਡੇ ਪਿੰਡ ਦੇ ਰਜਵਾਜੇ ਹੁਣੀ ਦੱਸਦੇ ਬੱਬੇ ਦਾ ਪਿਉ ਵੀ ਖਰੇ ਬਾਹਰ ਚੱਲ ਗਿਆ ਵਾਂ

ਰਾਜ਼ਾਂ ਰਾਜ਼ਾਂ

ਹਾਂ ਜਾਈ ਜਾਣਦੇ ਬਾਹਰ ਈ ਜਾਣਾ ਜਨਤਾ ਨੇ ਹੁਣ ਆਹੋ ਮੰਮੀ ਉਹਦੀ ਬਸ ਰਹਿੰਦੀ ਕੱਲੀ ਘਰੇ, ਏਡੀ ਵੱਡੀ ਕੋਠੀ ਪਾਈ ਕੀ ਫ਼ੈਦਾ ਹਮ

ਹੋਰ ਬਸ ਠੀਕ ਆ ਕੋਠੀ ਚ ਰਹਿਣ ਦਾ ਕੀ ਫ਼ੈਦਾ ਜਦੋਂ ਜਾਣਾ ਹੈਨਾ ਬਾਹਰ ਐ ਤੇ ਚੱਲ ਠੀਕ ਐ ਪਰਵਿੰਦਰ ਮੈਂ ਸੌਣਾ

ਚੱਲ ਠੀਕ ਆ ਸਤਿ ਸ੍ਰੀ ਅਕਾਲ ਜੀ, ਮੈਂ ਲਾਡੀ ਤੁਹਾਡੇ ਨਾਲ ਅੱਗੇ ਕੁੱਝ ਸਾਂਝਾ ਕਰਨ ਲੱਗਿਆ ਹਾਂ ਕਿ ਇਸ ਦੇ ਨਾਲ ਨਾਲ ਸਮਾਜ ਸ਼ਾਸਤਰ ਨੂੰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਅਧੀਨ ਕਰਨ ਲਈ ਅਰਥਸ਼ਾਸਤਰ ਦੀ ਮਦਦ ਲੈਣੀ ਪੈਂਦੀ ਹੈ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਜੀਵਨ ਆਰਥਿਕ ਕਿਰਿਆਵਾਂ ਦਾ ਬਹੁਤ ਪ੍ਰਭਾਵ ਹੁੰਦਾ ਹੈ। ਇਸ ਲਈ ਸਮਾਜ ਵਿਗਿਆਨਕ ਨੂੰ ਅਰਥ ਸ਼ਾਸਤਰ ਦੀ ਲੋੜ ਪੈਂਦੀ ਹੈ। ਸਾਧਾਰਨ ਅਤੇ ਵਿਸ਼ੇਸ਼ਣ, ਜਿਵੇਂ ਕਿ ਸਾਨੂੰ ਪਤਾ ਹੈ ਕਿ ਹਰ ਪੱਖ ਦੇ ਦੋ ਪਹਿਲੂ ਹੁੰਦੇ ਹਨ ਜਿਵੇਂ ਸਧਾਰਨ ਵੀ ਹੁੰਦਾ ਹੈ ਤੇ ਵਿਸ਼ੇਸ਼ਣ ਵੀ ਹੁੰਦਾ ਹੈ ਤੇ ਆਓ ਅਸੀਂ ਆਪਾਂ ਪਹਿਲਾਂ ਸਮਝੀਏ ਕਿ ਸਧਾਰਨ ਤੇ ਵਿਸ਼ੇਸ਼ਣ ਵਿੱਚ ਕਿਸ topic ਉੱਪਰ

ਸਧਾਰਨ, ਸਧਾਰਨ ਸਮਾਜ ਵਿਗਿਆਨਕ ਵੀ ਸਧਾਰਨ ਵਿਗਿਆਨਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਿਉਂਕਿ ਉਹ ਹਰੇਕ ਪ੍ਰਕਾਰ ਦੀਆਂ ਸਮੱਸਿਆਵਾਂ ਪ੍ਰਗਟ ਦਾ ਅਧਿਐਨ ਕਰਦਾ ਹੈ ਜਿਹੜੀ ਸਮੱਸਿਆਵਾਂ ਦੇ ਕਿਸੇ ਵਿਸ਼ੇਸ਼ ਵਿਸ਼ੇ ਨਾਲ ਨਹੀਂ ਬਲਕਿ ਪੂਰਨ ਸਮਾਜ ਨਾਲ ਸੰਬੰਧਿਤ ਹੁੰਦੀਆਂ ਹਨ, ਪ੍ਰੰਤੂ ਅਰਥ ਵਿਗਿਆਨੀ ਇਸ ਇੱਕ ਵਿਸ਼ੇਸ਼ਣ ਵਿਗਿਆਨ ਹੈ ਕਿਉਂਕਿ ਇਹ ਸਿਰਫ਼ ਮਨੁੱਖ ਦੀਆਂ ਆਰਥਿਕ ਕਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ। ਵਿਸ਼ੇ ਖੇਤਰ ਦਾ ਅੰਤਰ ਸਮਾਜ ਸ਼ਾਸਤਰ ਦੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਅੰਤਰ ਹੈ। ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਕੇ ਸਮਾਜ ਦੀਆਂ ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ।

ਇਕਾਈ ਵਿਚ ਅੰਤਰ ਸਮਾਜ ਸ਼ਾਸਤਰ ਦੇ ਅਧਿਐਨ ਦੀਆਂ ਕਈ ਕਿਰਿਆਵਾਂ ਹੁੰਦੀਆਂ ਹਨ। ਸਮੂਹ ਹੈ, ਇਹ ਸਮੁਹ ਵਿਚ ਰਹਿੰਦੇ ਹਨ ਵਿਅਕਤੀ ਦਾ ਅਧਿਐਨ ਕਰਦਾ ਹੈ, ਪਰ ਅਰਥ ਵਿਗਿਆਨੀ ਵਿਅਕਤੀਆਂ ਦੇ ਸਿਰਫ਼ ਆਰਥਿਕ ਪੱਖ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦੀ ਇਕਾਈ

ਦ੍ਰਿਸ਼ਟੀਕੋਣ ਦਾ ਅੰਤਰ, ਸਮਾਜ ਸ਼ਾਸਤਰ ਸਮਾਜ ਵਿਚ ਮਿਲਣ ਵਾਲੀਆਂ ਸਮਾਜਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ। ਇਹ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ, ਜਿਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਸਮਾਜ ਵਿਗਿਆਨ ਹੈ, ਅਰਥ ਵਿਗਆਨ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਜਿਸ

ਆਪਣੇ-ਆਪਣੇ ਅਧਿਐਨ ਲਈ ਦੋਵੇਂ ਵਿਗਿਆਨ ਵੱਖ-ਵੱਖ ਵਿਧੀਆਂ ਦਾ ਪ੍ਰਯੋਗ ਕਰਦੇ ਹਨ, ਸਮਾਜ ਵਿਗਿਆਨਕ ਇਤਿਹਾਸਿਕ ਵਿਧੀ ਤੁਲਨਾ ਵਿਧੀ ਅਹ ਵਿਧੀ ਆਦਿ ਦਾ ਪ੍ਰਯੋਗ ਕਰਦਾ ਹੈ ਜਦਕਿ ਅਰਥ ਵਿਗਿਆਨਕ ਅਗਨ ਵਿਧੀ ਨਿਗਮਨ ਵਿਧੀ ਦਾ ਪ੍ਰਯੋਗ ਕਰਦਾ ਹੈ, ਇਸ ਤਰ੍ਹਾਂ ਇਸ ਚਰਚਾ ਨੂੰ ਸਪਸ਼ਟ ਹੈ ਕਿ ਸਮਾਜਿਕ ਵਿਗਿਆਨਕ ਤੋਂ ਅਰਥ ਵਿਗਿਆਨਕ ਚਾਹੇ ਕਾਫ਼ੀ ਅੰਤਰ ਹਨ ਪਰ ਇਸਦਾ, ਅਰਥ ਇਹ ਨਹੀਂ ਕਿ ਇਹਨਾਂ ਵਿੱਚ ਕੋਈ ਸੰਬੰਧ ਨਹੀਂ, ਦੋਵੇਂ ਆਪਣੇ ਆਪਣੇ ਅਧਿਐਨ ਲਈ ਇੱਕ ਦੂਜੇ ਦੀ ਮਦਦ ਲੈਂਦੇ ਹਨ, ਜਿਸ ਕਰਕੇ ਇਹ ਇੱਕ ਦੂਜੇ ਨਾਲ ਗੂੜੇ ਰੂਪ ਨਾਲ ਸੰਬੰਧਿਤ ਹਨ।

ਹੁਣ ਆਪਾਂ ਆਓ ਚੱਲਦੇ ਹਾਂ ਕਿ ਸਮਾਜਿਕ ਵਿਗਿਆਨੀ ਕੀ ਹੁੰਦੀ ਹੈ ਤੇ ਰਾਜਨੀਤੀ ਵਿਗਿਆਨੀ ਕੀ ਹੁੰਦੀ ਹੈ ਸਮਾਜ ਸ਼ਾਸਤਰ ਵੀ ਰਾਜਨੀਤੀ ਵਿਗਿਆਨੀ ਨਾਲ ਸੰਬੰਧਿਤ ਸਮਾਜ ਵਿਗਿਆਨ ਅਤੇ ਰਾਜਨੀਤੀ ਵਿਗਿਆਨ ਵਿਚ ਬਹੁਤ ਗੂੜ੍ਹਾ ਸੰਬੰਧ ਹੈ, ਦੋਵੇਂ ਹੀ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ ਪਰੋਲ ਅਤੇ ਅਰਸਤੂ ਨੇ ਨੇ ਤਾਂ ਇਹ ਕਹਿ ਕਿਹਾ ਸੀ ਕਿ ਰਾਜ ਵਿ ਰਾਜ ਅਤੇ ਸਮਾਜ ਦਾ ਅਰਥ ਇਕੋ ਹੀ ਹੁੰਦਾ ਹੈ, ਚਾਹੇ ਚਾਹੇ ਬਾਅਦ ਵਿਚ ਇਹਨਾਂ ਦੇ ਅਰਥ ਵੱਖ ਵੱਖ ਕਰ ਦਿੱਤੇ ਗਏ ਅਤੇ ਰਾਜਨੀਤੀ ਵਿਗਿਆਨਕ ਨੂੰ ਸਿਰਫ਼ ਰਾਜ ਦੇ ਕੰਮਾਂ ਨਾਲ ਹੀ ਸੰਬੰਧਿਤ ਤੇ ਸੀਮਿਤ ਕਰ ਦਿੱਤਾ ਗਿਆ, ਅਠਾਰਾਂ ਸੌ ਪੰਜਾਹ ਤੋਂ ਬਾਅਦ ਸਮਾਜ ਵਿਗਿਆਨਕ ਨੇ ਆਪਣੀ ਆਪਣੀਆਂ ਖੇਤਰ ਵਿੱਚ ਵੱਖਰੇ ਵੱਖਰੇ ਵਿਸ਼ਾ ਬਣਾ ਲਏ ਤੇ ਰਾਜਨੀਤੀ ਵਿਗਿਆਨ ਤੋਂ ਬਾਅਦ ਆਪਣੇ ਆਪ ਨੂੰ ਹੀ ਵੱਖ ਕਰ ਲਿਆ। ਰਾਜਨੀਤੀ ਵਿਗਿਆਨ ਰਾਜ ਦੀ ਉਤਪੱਤੀ ਵਿਕਾਸ, ਸੰਗਠਨ, ਸ ਸਰਕਾਰ ਦੀਆਂ ਸ਼ਸਤਰੀਆਂ ਦੀਆਂ ਸਮਾਜ ਸ਼ਾਸਤਰੀਆਂ ਨੂੰ ਵੀ ਪ੍ਰਦਰਸ਼ਨੀ ਕਰਦਾ ਹੈ ਸੰਬੰਧਿਤ ਕੰਮਾਂ ਦੇ ਦੇ ਅਧੀਨ ਹੁੰਦੇ ਹਨ, ਸਿਰਫ਼ ਸੰਗਠਿਤ ਸੰਬੰਧਿਤ ਅਧਿਐਨ ਸੰਬੰਧਿਤ ਅਤੇ ਉਹਨਾਂ ਦੇ ਕੰਮਾਂ ਦੇ ਅਧਿਐਨ ਕਰਨ ਨਾਲ ਹੀ ਰਾਜਨੀਤਿਕ ਵਿਗਿਆਨਕ ਸ਼ਾਸਤਰ ਵੀ ਹੁੰਦਾ ਹੈ, ਸਮਾਜਿਕ ਵਿਗਿਆਨਕ ਦਾ ਸਭ ਨੂੰ ਨੂੰ ਉਹ ਹੁੰਦਾ ਹੈ ਕਿ ਉਹ ਸਭ ਨੂੰ ਹੀ ਠੀਕ ਰੱਖੇ ਰਾਜਨੀਤਿਕ ਵਿਗਿਆਨਕ ਦਾ ਉਹ ਪਰਿਵਰਤੀ ਸੰਗਠਨ ਸਰਕਾਰ ਦੀ ਪ੍ਰਬੰਧੀ ਪ੍ਰਮਾਣੀ ਇਸ ਨਾਲ ਸੰਬੰਧਿਤ ਸੰਸਥਾਵਾਂ ਦੇ ਉਹਨਾਂ ਦੇ ਕੰਮਾਂ ਦੇ ਅਧੀਨ ਹੁੰਦਾ ਹੈ ਸਮਾਜ ਵਿਗਿਆਨਕ ਸਮੂਹ ਪ੍ਰਮਾਣ ਪ੍ਰਥਾਵਾਂ ਸੰਰਚਨਾਵਾਂ, ਸਮਾਜਿਕ ਸੰਬੰਧਾਂ ਅਤੇ ਸਮਾਜੀ ਵੱਖ-ਵੱਖ ਸਰੂਪ, ਸੰਸਥਾਵਾਂ ਤੇ ਉਹਨਾਂ ਦੇ ਅੰਤਰ ਸੰਬੰਧ ਪਰੰਪਰਾਵਾਂ ਦੇ ਆਦਿ ਦੇ ਅਧੀਨ ਕੀਤਾ ਜਾਂਦਾ ਹੈ। ਇਕ ਪਾਸੇ ਰਾਜਨੀਤੀ ਸੰਸਥਾਵਾਂ ਨੇ ਵਿਗਿਆਨਕ ਹੈ ਜੋ ਰਾਜਨੀਤੀ ਅਰਥ ਰਾਜ ਜਾਂ ਸਰਕਾਰ ਦਾ ਅਧਿਐਨ ਕਰਦਾ ਹੈ ਪਰ ਸਮਾਜ ਵਿਗਿਆਨਕ ਰਾਜਨੀਤੀ ਸੰਸਥਾਵਾਂ ਦੁੇ ਅਧਿਐਨ ਕਰਦਾ ਹੈ ਜੋ ਕਿ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਪ੍ਰਦਾਨ ਕਰਦਾ ਹੈ। ਸਮਾਜ ਵਿਗਆਨਕ ਵਿਚ ਰਾਜ ਨੂੰ ਇਕ ਰਾਜਨੀਤਿਕ ਸੰਸਥਾਵਾਂ ਦੇ ਰੂਪ ਵਿਚ ਵ ਵੇਖਿਆ ਜਾ ਸਕਦਾ ਹੈ ਅਤੇ ਰਾਜਨੀਤੀ ਉਸ ਦੇ ਰਾਜ ਵਿੱਚ ਸੰਗਠਨ ਨੂੰ ਕਾਨੂੰਨ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਰਾਜਨੀਤੀ ਵਿਗਿਆਨਕ ਦੇ ਕਾਨੂੰਨ ਦੀ ਧਾਰਨਾ ਦੇ ਰੂਪ ਵਿੱਚ ਰਾਜ ਥੋੜ੍ਹੇ ਬਹੁਤ ਅਧੀਨ ਲੋਕਾਂ ਦਾ ਇੱਕ ਅਜਿਹਾ ਹੈ ਜੋ ਕਿਸੇ ਨਿਸ਼ਚਿਤ ਸਥਾਨ ਉੱਤੇ ਸਥਾਈ ਰੂਪ ਵਿੱਚ ਨਿਵਾਸ ਕਰਦਾ ਹੈ ਬਾਹਰੀ ਨਿਯੰਤਰਣ ਦੇ ਜਾਂ ਲਗਪਗ ਹੋਵੇ। ਤੇ ਇਸਦੀਆਂ ਇੱਕ ਅਜਿਹੀਆਂ ਸੰਗਠਿਤ ਕ ਸਰਕਾਰਾਂ ਹੋਵੇ ਜੋ ਦੇਸ ਦੇ ਪਾਲਣਾ ਅਧੀਨ ਜਨਤਾ ਦੀ ਰੂਪ ਨਾਲ ਕਰਦੀ ਹੈ। ਰਾਜ ਪਰਿਵਾਰਾਂ ਅਤੇ ਪਿੰਡਾਂ ਸੰਗ ਹੁੰਦੇ ਹਨ ਇਸਦਾ ਉਪਦੇਸ਼ ਆਪਣੀ ਦੀ ਪੂਰਨ ਆਰਥਿਕ ਆਤਮ ਨਿਰਭਰ ਜੀਵਨ ਜਿਸਦਾ ਅਰਥ ਇੱਕ ਸੁੱਖੀ ਅਤੇ ਇੱਜਤ ਦੀ ਜ਼ਿੰਦਗੀ ਕਰਨਾ ਹੈ। ਰਾਜ ਆਪਣੀ ਮੁੱਢਲੀ ਅਵਸਥਾਵਾਂ ਵਿਚ ਰਾਜਨੀਤਿਕ ਸੰਸਥਾਵਾਂ ਨਾਲੋਂ ਜ਼ਿਆਦਾ ਹੀ ਸਮਾਜਿਕ ਸੰਸਥਾਵਾਂ ਸੀ। ਇਹ ਸੱਚ ਹੈ ਕਿ ਰਾਜਨੀਤਿਕ ਤੱਥ ਦਾ ਆਧਾਰ ਸਮਾਜਿਕ ਤੱਥਾਂ ਵਿਚ ਹੀ ਹੁੰਦਾ ਹੈ ਇਹਨਾਂ ਦੋਹਾਂ ਵਿਗਿਆਨਕਾਂ ਵਿਚ ਅੰਤਰ ਸਿਰਫ਼ ਇਸ ਲਈ ਹੀ ਹੈ ਕਿ ਉਹਨਾਂ ਦੋਹਾਂ ਵਿਗਿਆਨਕਾਂ ਦੇ ਖੇਤਰ ਵਿੱਚ ਵਿਸ਼ਾਲਤਾ ਦੇ ਅਧਿਐਨ ਲਈ ਵਿਸ਼ੇਸ਼ਗਾਂ ਦੀ ਲੋੜ ਹੁੰਦੀ ਹੈ ਸਗੋਂ ਇਸ ਲਈ ਨਹੀਂ ਹੈ ਕਿ ਇਹਨਾਂ ਵਿਚ ਕੋਈ ਸਪੱਸ਼ਟ ਵਿਗਿਆਨ ਰੇਖਾ ਹੈ। ਆਧਾਰ ਦੇ ਉੱਤੇ ਇਹ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨਕ ਸਮਾਜ ਵਿਚ ਮਿਲਣ ਵਾਲੀਆਂ ਸੰਸਥਾਵਾਂ, ਸਰਕਾਰਾਂ ਦੇ ਸੰਗਠਨ ਦੇ ਅਧਿਐਨ ਨਾਲ ਸੰਬੰਧਿਤ ਹੈ ਜਦਕਿ ਸੰਸਥਾਵਾਂ ਵਿਗਿਆਨਕ ਸਮਾਜ ਦੇ ਇੱਕ ਅਲੱਗ ਹੀ ਹੈ ਰਾਜਨੀਤਿਕ ਵਿਗਿਆਨਕ ਵਿੱਚ ਵਿਅਕਤੀਆਂ ਨੂੰ ਰਾਜਨੀਤਿਕ ਪ੍ਰਾਣੀ ਕਿਹਾ ਜਾਂਦਾ ਹੈ। ਪਰ ਇਹ ਇਸ ਬਾਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਅਤੇ ਕਦੋਂ ਆਪਣੀ ਰਾਜਨੀਤਿਕ ਵਿਅਕਤੀ ਬਣਾਏ ਇਸ ਲਈ ਰਾਜਨੀਤਿਕ ਵਿਗਿਆਨ ਸਮਾ ਸਮਾਜ ਵਿਗਿਆਨ ਤੋਂ ਮਦਦ ਲੈਂਦਾ ਹੈ, ਜੇਕਰ ਰਾਜਨੀਤਿਕ ਵਿਗਿਆਨ ਸਮਾਜ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਲਵੇ ਤਾਂ ਵਿਅਕਤੀ ਨਾਲ ਸੰਬੰਧਿਤ ਉਸਦੇ ਅਧਿਐਨ ਨੂੰ ਬਹੁਤ ਆਸਾਨ ਬਣਾਇਆ ਜਾ ਸਕਦਾ ਹੈ। ਰਾਜਨੀਤਿਕ ਵਿਗਿਆਨ ਨੂੰ ਆਪਣੀਆਂ ਨੀਤੀਆਂ ਬਣਾਉਂਦੇ ਸਮੇਂ ਸਮਾਜਿਕ ਕਿਸਮ ਕੀਮਤਾਂ ਦਾ ਅਦਾ ਆਦਰਸ਼ ਰ ਅੱਗੇ ਰੱਖਣਾ ਹੀ ਪੈਂਦਾ ਹੈ, ਜਦੋਂ ਕਿ ਜਦੋਂ ਵੀ ਰਾਜਨੀਤੀ ਵਿਗਿਆਨ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ ਸਾਡੇ ਸਮਾਜ ਦੀਆਂ ਪਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀ ਆਦਿ ਨੂੰ ਸਮਾਜ ਨੂੰ ਸੰਗਠਿਤ ਤਰੀਕੇ ਨਾਲ ਚਲਾਉਂਦੀਆਂ ਚਲਾਉਂਦੀਆਂ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣ ਲਈ ਬਣਾਇਆ ਜਾਂਦਾ ਹੈ ਪਰ ਜਦੋਂ ਇਹ ਪਰੰਪਰਾਵਾਂ, ਪ੍ਰਥਾਵਾਂ ਸਰਕਾਰਾਂ ਨੂੰ ਵਲੋਂ ਪ੍ਰਵਾਨਗੀ ਨਹੀਂ ਮਿਲਦੀ ਮਿਲ ਜਾਂਦੀ ਹੈ ਤਾਂ ਇੱਕ ਕਾਨੂੰਨ ਬਣ ਜਾਂਦੇ ਹਨ ਜਿਵੇਂ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਦੇਸਾਂ ਵਿੱਚ ਵੱਖ ਪ੍ਰਕਾਰ ਦੇ ਕਾਨੂੰਨ ਹੁੰਦੇ ਹਨ ਸਾਡੇ ਦੇਸ ਵਿੱਚ ਔਰਤਾਂ ਦੀ ਸਥਿੱਤੀ ਕਾਫ਼ੀ ਨੀਵੀਂ ਹੈ ਲੋਕਾਂ ਨੇ ਇਸ ਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਤੇ ਬਹੁਤ ਸਾਰੇੇ ਯਤਨ ਨੇਤਾਵਾਂ ਨੇ ਔਰਤਾਂ ਦੀ ਉੱਚ ਚੁੱਕਣ ਦੀ ਕੋਸ਼ਿਸ਼ ਵੀ ਕੀਤੀ, ਇਸ ਕਰਕੇ ਇਸ ਪ੍ਰਕਾਰ ਦੇ ਕਾਨੂੰਨ ਬਣਾਏ ਗਏ ਅਤੇ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦਰਜਾ ਮਿਲ ਗਿਆ। ਸੱਚ ਤਾਂ ਇਹ ਹੈ ਕਿ ਕਾਨੂੰਨ ਬਣਾਉਂਦੇ ਸਮੇਂ ਅਸੀਂ ਆਪਣੀਆਂ ਪਰੰਪਰਾਵਾਂ, ਕੀਮਤਾਂ, ਪ੍ਰਥਾਵਾਂ ਆਦੇਸ਼ਾਂ ਨੂੰ ਅ ਅੱਖੋਂ

ਅਹ ਪੰਜਾਬ ਸਮੇਤ ਦੂਜੇ ਵਖ ਵਖ ਰਾਜਾਂ ਤੋਂ ਆਏ ਕਿਸਾਨ ਇੰਨੀ ਵੱਡੀ ਤਾਦਾਰ ਦੇ ਵਿਚ ਕਥੇ ਹੋ ਕੇ protest ਕਰ ਰਹੇ ਹਨ

ਕੀ ਜਦੋਂ ਜਦੋਂ ਕਿਸਾਨਾ ਦੇ ਹੱਕਾਂ, ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਕਿਸਾਨ ਉਠ ਖਲੋਤੇ ਇਸ ਤੋਂ ਪਿਛੋਕੜ ਬੜਾ ਪੁਰਾਣਾ ਹੈ, ਤੇ ਜਾਨਣਾ ਬੜਾ ਜਰੂਰੀ ਹੈ ਅੱਜ ਅਸੀਂ ਐਸੀ ਗੁਰਾਕ ਨੂੰ ਪੈਦਾ ਕਰਨ ਲਈ British ਸਰਕਾਰ ਨੇ ਅਠਾਰਾਂ ਸੋ ਉਨਾਸੀ ਵਿਚ upper ਬਾੜੀ ਤੋਂ ਆਪ ਨਹਰ ਖੁਦਵਾਈ ਇਸ ਨਹਰ ਰਾਹੀਂ ਚੁਨਾਰ ਦਾ ਪਾਣੀ ਲਹਰ ਕੋਲ ਲੈ ਕੇ ਜਾਨ ਦਾ ਮਾਸ੍ਤੂਬਾ ਬਣਾਇਆ ਗਿਆ ਲੈਲਪੁਰ ਦੀ ਗੈਰ ਆਬਾਜ਼ ਜਮੀਨ ਨੂੰ ਆਬਾਦ ਕਰਨ ਲਈ ਓਥੇ, ਚੁਣਾਵ colony ਬਣਾਈ ਗਈ, ਤੇ ਫੇਰ ਜਲੰਧਰ, ਅਮ੍ਰਤਸਰ ਤੇ ਹੋਸ਼ਿਆਰਪੁਰ ਦੇ ਜੇਹੜੇ ਕਿਸਾਨ ਸਨ ਯਾ british ਸਰਕਾਰ ਤੇ retired ਫੋਜੀ ਸਨ ਜੋ ਕੇ ਪਾਕਿਸਤਾਨ ਦਾ ਇਕ ਬੜਾ ਵੱਡਾ ਸ਼ੇਹਰ ਹੈ ਇਸ ਤਰਹ ਜੇਹੜੇ ਓਹ ਕਿਸਾਨ ਹਨ, British ਸਰਕਾਰ ਦੇ retired ਫੋਜੀ ਸਨ, ਓਨ੍ਨਾ ਨੂੰ ਬੜੀਆਂ ਸਹੂਲਤਾਂ ਦੇਣ ਦਾ ਵਾਦਾ ਕੀਤਾ ਗਿਆ ਫਿਰ ਕੀ ਹੋਇਆ, ਜੇਹੜੇ ਜਲੰਧਰ, ਅੰਮ੍ਰਿਤਸਰ ਤੇ ਹੋਸ਼ਿਆਰਪੁਰ ਦੇ ਕਿਸਾਨ ਸਨ, ਓਨਾ ਆਪਣੀ ਜਮੀਨ ਛੱਡੀ, ਤੇ ਓਹ, ਓਹਨਾ ਜੇਹੜੀ ਲੇਹ੍ਲਪੁਰ ਦੀ ਜੇਹੜੀ ਜਮੀਨ ਹੈ, ਓਨੁ ਆਬਾਦ ਕਰਨਾ, ਸ਼ੁਰੂ ਕਰ ਦਿੱਤਾ ਓਹਨਾ ਫਸਲਾਂ ਉਗਾਈਆਂ ਹਲ ਚਲਾਏ, ਤੇ ਅਨਾਜ ਨਾਲ, ਉਸ ਜਮੀਨ ਨੂੰ ਮਾਲਾਮਾਲ ਕਰ ਦਿੱਤਾ ਫੇਰ ਅਚਾਨਕ ਹੀ, british ਸਰਕਾਰ ਦੀ ਭੈੜੀ ਨੀਅਤ ਸਾਮਨੇ ਆ ਗਈ, ਤੇ ਓਨਾ ਕੁਛ ਕਾਨੂਨ ਬਣਾ ਦਿੱਤੇ

ਕੀ ਕਿਸਨ ਉਸ ਜਮੀਨ ਦੇ ਮਾਲਕ ਨਹੀ ਹੋਣਗੇ, ਸਗੋਂ ਓਥੇ ਓਸ ਜਮੀਨ ਦੇ ਸਿਰਫ ਹਿੱਸੇਦਾਰ ਹੋਣਗੇ ਯਾ share crockers ਹੋਣਗੇ ਤੇ ਕਿਸਾਨ ਦੇ ਮਰਨ ਮਗਰੋਂ, ਓਦਾ ਸਿਰਫ ਵੱਡਾ ਪੁਤਰ ਹੀ, ਉਸ ਯਾ ਜਮੀਨ ਤੇ ਖੇਤੀ ਬਾੜੀ ਕਰ ਸਕਦਾ ਹੈ, ਜਬਕਿ ਨਿੱਕਾ ਪੁਤਰ ਬਿਲਕੁਲ ਭੀ ਨਹੀ ਯਾਨੀ ਕੇ ਅਗਰ ਵੱਡਾ ਪੁੱਤਰ ਜਵਾਨ ਹੋਣ ਤੋ ਪਹਲੇ ਹੀ ਮਾਰ ਜਾਂਦਾ ਹੈ, ਤੇ ਫੇਰ ਓਹ ਜਮੀਨ ਜੇਹੜੀ ਹੈ, ਓਹ British ਸਰਕਾਰ ਕੋਲ ਵਾਪਿਸ ਚਲੀ ਜਾਏਗੀ ਕਿਸਾਨ ਆਪਣੀ ਧੁਏਂ ਤੇ ਲੱਗਾ ਹੋਇਆ ਰੁਖ ਨਹੀ ਸੀ ਵੱਡ ਸਕਦਾ ਆਪਣੀ ਪੋਏੰ ਯਾ ਜਮੀਨ ਨੂੰ ਅੱਗੇ ਦੇਖ ਨਹੀ ਸੀ ਸਕਦਾ, ਆਪਣੀ ਨੀਮੀਂ ਤੇ ਘਰ ਨਹੀ ਸੀ ਬਣਾ ਸਕਦਾ, ਤੇ ਜੇਹੜਾ ਕੋਈ ਕਿਸਾਨ, ਇੰਨਾ ਉਸੁਕ੍ਲਾਂ ਨੂੰ, ਮਨ ਕੇ ਖੇਤੀ ਕਰਦਾ ਸੀ, ਓਹ ਠੀਕ ਹੈ

ਤੇ ਕਿਸਾਨਾ ਨੇ ਫੇਰ protest ਕਰਨੇ ਸ਼ੁਰੂ ਕਰ ਦਿੱਤੇ ਜਨਾਬ ਕਾਲੋਨੀ, ਕਿਨਾਲ ਕੋਲੋਨੀਆਂ ਚੋ ਸਬ ਤੋ ਵੱਡੀ ਕੋਲੋਨੀ ਸੀ ਦੋ million acre ਜ਼ਮੀਨ, ਏਸ ਕੋਲੋਨੀ ਥੱਲੇ ਆਉਂਦੀ ਸੀ ਲੇਹ੍ਲਪੁਰ ਦੇ ਕਿਸਾਨਾ ਨੇ ਪੰਜਾਬ ਵਿਚ, ਹਰ ਇਨਕ਼ਲਾਬ ਦੀ ਨੀਹ ਰਖੀ ਸੀ ਪਰ british ਸਰਕਾਰ ਕੋਲੋਂ ਕਿਸਾਨਾ ਦੀ ਇਹ ਕੁਸ਼ਾਆਲੀ ਬਰਦਾਸ਼ ਨਹੀ ਹੋਈ, ਤੇ ਓਹ ਨਵੇ ਕਾਨੂਨ ਲੈ ਕੇ ਆਗਏ ਕਿਸਾਨਾ ਜਦੋ protest ਕਰਨੀ ਸ਼ੁਰੂ ਕੀਤੀ, ਤੇ ਓਸ ਵੇਲੇ ਸਰਦਾਰ ਰਣਜੀਤ ਸਿੰਘ ਸੰਧੂ ਨੇ, ਕਿਸਾਨਾ ਦੀ ਐਸੀ, ਅਗਵਾਈ ਕੀਤੀ, ਕੇ ਤਰੀਕ ਅੱਜ ਵੀ ਓਨੁ ਯਾਦ ਕਰਦੀ ਹੈ ਸਰਦਾਰ ਅਜੀਤ ਸਿੰਘ ਦਾ ਦਾਦਾ, ਸਰਦਾਰ ਫ਼ਤੇਹ ਸਿੰਘ ਸੀ, ਜੇਹੜਾ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿਚ ਸੀ, ਤੇ ਜਿਸਨੇ british army ਦੇ ਖਿਲਾਫ਼ anglo sikh war ਵਿਚ ਬੜੀ ਬਹਾਦੁਰੀ ਨਾਲ ਹਿੱਸਾ ਲੇਆ, ਤੇ ਲੜਦਾ ਰਿਹਾ ਫੇਰ ਜਦੋਂ ਅੰਗਰੇਜਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਓਨਾ ਨੇ ਸਰਦਾਰ ਫ਼ਤੇਹ ਸਿੰਘ ਦੀ ਸਾਰੀ ਜਮੀਨ ਨੂੰ ਆਪਣੇ ਕਬਜੇ ਵਿਚ ਲੈ ਲਿਆ ਅਠਾਰਾ ਸੋ ਸਤਵੰਜਾ ਵਿਚ ਫੇਰ ਜਦੋ ਆਜ਼ਾਦੀ ਲਈ ਲੜਾਈ ਲੜੀ ਗਈ

ਪਰ ਸਰਦਾਰ ਫ਼ਤੇਹ ਸਿੰਘ ਨੇ, ਆਪਣੀ ਜਮੀਨ ਦਾ, ਸੋਦਾ ਕਰਨ ਤੋਂ ਇਨਕਾਰ ਕਰ ਦਿਤਾ ਸਰਦਾਰ ਫ਼ਤੇਹ ਸਿੰਘ ਦਾ ਪੁਤਰ ਅਰਜੁਨ ਸਿੰਘ ਸੀ ਸਰਦਾਰ ਅਰਜੁਨ ਸਿੰਘ ਨੇ ਹਮੇਸ਼ਾ ਕਮਜੋਰਾਂ ਲੈ ਆਵਾਜ ਚੱਕੀ ਸਰਦਾਰ ਅਰਜੁਨ ਸਿੰਘ ਦਾ ਪੋਟਾ ਸਰਦਾਰ ਭਗਤ ਸਿੰਘ ਏੰਡ ਸਰਦਾਰ ਅਜੀਤ ਸਿੰਘ ਸਰਦਾਰ ਭਗਤ ਸਿੰਘ ਦਾ ਚਾਚਾ ਸੀ ਸਰਦਾਰ ਅਜੀਤ ਸਿੰਘ ਆਪਣੀ ਪੜ੍ਹਾਈ ਮਗਰੋਂ, ਪਿਸੇ ਹੋਏ ਪੁਖੇ ਤੇ ਗਰੀਬ ਲੋਕਾਂ ਲਈ ਕਾਮ ਕਰਨ ਲਗ ਪਿਆ ਇੰਜ ਇਸ ਤਰਹ ਦੇ ਸਾਰੇ ਮਨੁਖ ਆਜ਼ਾਦੀ ਤੇ ਅਣਖ ਲਈ ਲੜਦੇ ਰਹੇ ਸਰਦਾਰ ਅਜੀਤ ਸਿੰਘ ਅਠਾਰਾ ਸੋ ਸਤਵੰਜਾ ਦੀ ਤਰਹ ਹੀ ਇਕ ਬਗਾਵਤ ਉਨ੍ਨੀ ਸੋ ਸਤ ਦੀ ਤਰਹ ਕਰਨਾ ਚਾਹੁੰਦਾ ਸੀ ਆਪਣੇ ਏਸ ਮਕਸਦ ਲਾਇ ਉਹ ਵੱਖ ਵੱਖ ਇਲਾਕਿਆਂ ਦੇ ਰਹੀ ਜਿਹਾ ਲੋਕ ਤੇ ਨੂੰ ਮਿਲਦਾ ਰਹੰਦਾ l ਉਨ੍ਨੀਸ ਸੋ ਛੇ ਵਿਚ, ਓਸ ਨੇ ਇਕ ਭਾਰਤ ਮਾਤਾ society ਯਾ ਮੇਹਬੂਬਾ ਨੇ, ਵਤਨ ਦੇ ਨਾਮ ਨਾਲ ਇਕ ਤਰਕੀਬ ਬਣਾਈ ਓਸ ਵੇਲੇ ਕਿਸਾਨਾਂ ਦੇ ਮੁਜਾਏ ਸ਼ੁਰੂ ਹੋ ਚੁਕੇ ਸਨ l ਕਿਸਾਨ ਪਹਲੇ ਲਾਲਾ ਲਾਜਪਤ ਰਾਏ ਕੋਲ ਗਏ, ਲਾਲਾ ਨੇ ਕੇਹਾ ਕੇ ਕਾਂਗਰਸ ਹੁਣ ਕੁਜ ਨਹੀ ਕਰ ਸਕਦੀ ਕਾਨੂਨ ਬਣ ਚੁਕਿਆ ਹੈ ਫੇਰ ਕਿਸਾਨਾ ਨੇ ਸਰਦਾਰ ਅਜੀਤ ਸਿੰਘ ਦੀ ਅਗਵਾਈ ਹੇਠ ਚੱਲਣ ਦਾ ਫੈਸਲਾ ਕਰ ਲਿਆ ਕੁਜ ਹੀ ਦਿਨਾ ਵਿਚ ਲਾਹੋਰ, ਲੈਲਪੁਰ ਤੇ ਦੂਜੇ ਇਲਾਕਿਆਂ ਤੋਂ ਜਲੂਸ, ਰੈਲੀਆਂ ਤੇ ਇਕਠ ਸ਼ੁਰੂ ਹੋ ਗਏ l ਇੰਨਾ ਰੈਲੀਆਂ, ਜਲੂਸਾਂ ਤੇ ਅਕਾਠਾਂ ਵਿੱਚ ਸਰਦਾਰ ਅਜੀਤ ਸਿੰਘ, ਆਪਣੀਆਂ ਜੋਸ਼ੀਲੀਆਂ ਤਕਰੀਰਾਂ ਨਾਲ ਕਿਸਾਨਾਂ ਦੇ ਸਗੋਂ ਓਹ ਹੁਣ british ਸਰਕਾਰ ਦੀ ਜੇਹੜੀ ਫੋਜ ਹੈ, ਓਸਦੇ ਅੰਦਰ ਬਗਾਵਤ ਪੈਦਾ ਕਰ ਕੇ british ਸਰਕਾਰ ਦੀਆਂ ਨੀਹਾਂ ਹਲਾ ਕੇ ਰਖ ਦੇਣਾ ਚਾਹੁੰਦਾ ਸੀ ਇਕ ਫੋਜੀ ਮੁਲਤਾਨ ਵਿਚ ਕਥੇ ਹੋਏ ਤੇ ਓਨ੍ਨਾ ਨੇ ਇੰਨਾ ਰਾਲ੍ਲੀਆਂ ਤੇ ਜਲੂਸਾਂ ਉਪਰ ਗੋਲੀ ਚਲਾਨ ਨੂੰ ਇਨਕਾਰ ਕਰ ਦਿਤਾ

ਚੰਨ ਸਿਆਲ ਦੇ ਨਾਮ ਦੇ ਇਕ ਅਖਬਾਰ ਦੇ editor ਮੰਗੇ ਲਾਲ ਨੇ ਲੇਹ੍ਲਪੁਰ ਦੇ ਇਕ ਰੈਲੀ ਵਿਚ ਆਪਣੇ ਇਕ ਨਜ਼ਰ ਪਗੜੀ ਸੰਬਾਲ ਜੱਟਾ ਪਗੜੀ ਸਮ੍ਬਾਲ ਹਰ ਇਕ ਦੇ ਮੁਹ ਤੇ ਚੜ੍ਹ ਗਈ, ਕੁਜ ਹੀ ਦਿਨਾ ਵਿਚ ਕਿਸਾਨਾ ਦੀ ਜੇਹੜੀ ਆਹ ਲੇਹਰ ਸ਼ੁਰੂ ਹ੍ਯੀ ਸੀ, ਓਸ ਦਾ ਨਾਮ ਪਗੜੀ ਸੰਬਾਲ ਜੱਟਾ ਪੈ ਗਿਆ ਸਰਦਾਰ ਅਜੀਤ ਸਿੰਘ ਜੀ ਨੇ ਲਿਖਿਆ ਸੀ ਕਿ, ਮੈਂ ਲੇਹ੍ਲਪੁਰ ਦਾ ਇਲਾਕਾ ਇਸ ਵਾਸਤੇ ਚੁਣਿਆ ਹੈ, ਕੇ ਆਹ ਨਵਾ ਨਵਾ ਆਬਾਦ ਹੋਇਆ ਹੈ ਜਾਦਾ ਤਰ ਲੋਕੀ ਇਦਰ ਆ ਰਹੇ ਨੇ ਤੇ ਏਦੇ ਵਿਚ ਜਾਦਾਤਰ ਜੇਹੜਾ ਹੈ, ਓਹ retired ਫ਼ੋਜੀ ਵੀ ਸ਼ਾਮਲ ਹਨ, ਜੋ ਕੀ ਫ਼ੋਜੀ ਬਗ਼ਾਵਤ ਵਿਚ ਸਾਡੀ ਮਦਦ ਕਰਨਗੇ ਸਰਦਾਰ ਅਜੀਤ ਸਿੰਘ ਜੀ ਦੀ ਇਹ ਗਲ ਅੱਜ ਵੀ ਸਾਬਤ ਹੋਈ ਇਕ ਇਕ ਫਾਸਰ ਤੇ ਫੋਜ੍ਜੀ ਬਗਾਵਤ ਹੋਈ ਓਸ ਵੇਲੇ ਪੰਜਾਬ ਦੇ ਸਗੋਂ, ਓਹ ਹੁਣ british ਸਰਕਾਰ ਦੀ, ਜੇਹੜੀ ਫੋਜ ਹੈ, ਓਸ ਦੇ ਅੰਦਰ ਬਗਾਵਤ ਪੈਦਾ ਕਰ ਕੇ, british ਸਰਕਾਰ ਦੀਆਂ ਨੀਆਂ, ਰਲਾ ਕੇ ਰਖ ਦੇਣਾ ਚੌਂਦਾ ਸੀ ਸਿਖ ਫੋਜ੍ਜੀ ਮੁਲਤਾਨ ਵਿਚ ਕਠੇ ਹੋਏ ਤੇ ਓਨ੍ਨਾ ਨੇ ਇੰਨਾ ਰੈਲਿਆਂ ਵਿਚ ਜਲੂਸਾਂ ਉਪਰ ਗੋੱਲੀ ਚਲਾਨ ਤੋ ਇਨਕਾਰ ਕਰ ਦਿੱਤਾ british ਸਰਕਾਰ ਵੱਲੋਂ, ਫੇਰ ਤਾਕਤ ਵਰਤੀ ਗਈ ਤੇ ਰਾਵਲਭਿੰਡੀ, ਲਾਹੋਰ, ਰੇਲਭਿੰਡੀ ਤੇ ਗੁਰਦਾਸਪੁਰ ਵਿਚ ਜੇਹੜੇ ਕਿਸਾਨ protest ਲਈ ਕਠੇ ਹੋਏ ਸਨ, ਓਨਾ ਨੂੰ ਢਕਨ ਦੀ ਕੋਸ਼ਿਸ਼ ਕੀਤੀ ਗਈ ਤੇ ਓਨਾ ਉਪਰ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਗਿਆਬ ਐਤਜਾਦ ਕਰਨ ਵਾਲੀਆਂ ਨੇ ਸਰਕਾਰ ਦੀਆਂ ਅਮਾਨਤਾਂ ਚੰਗ ਸਿਆਲ ਦੇ ਨੋਂ ਦੇ ਇਕ ਅਖਬਾਰ ਦੇ editor ਬੰਗੇ ਲਾਲ ਨੇ ਲੇਹ੍ਲਪੁਰ ਦੀ ਇਕ ਰੈਲੀ ਵਿਚ ਆਪਣੀ ਇਕ ਨਜ਼ਰ ਪਗੜੀ ਸੰਬਲ ਜੱਟਾ ਪਗੜੀ ਸੰਬਾਲ ਓਏ ਪੜੀ, ਤੇ ਫੇਰ ਕੀ ਹੋਇਆ, ਹਰ ਇਕ ਦੇ ਮੁਹ ਤੇ ਚੜ੍ਹ ਗਈ ਕਿਜ ਹੀ ਦਿਨਾ ਵਿਚ ਇਨਸਾਨਾਂ ਦੀ ਜੇਹੜੀ ਆਹ ਲੇਹਰ ਸ਼ੁਰੂ ਹੋਈ ਸੀ, ਓਸ ਦਾ ਨਾਂ, ਪਗੜੀ ਸੰਬਾਲ ਜੱਟਾ ਪੈ ਗਿਆ ਸਰਦਾਰ ਅਜੀਤ ਸਿੰਘ ਜੀ ਨੇ ਲਿਖਿਆ ਸੀ ਕੇ ਮੈਂ, ਲੇਹ੍ਲਪੁਰ ਦਾ ਇਲਾਕਾ, ਇਸ ਵਾਸਤੇ ਚੁਣਿਆ ਹੈ, ਕਿ ਨਵਾ ਨਵਾ ਪਾਸ ਹੋਇਆ ਹੈ ਜਾਦਾ ਤਰ ਲੋਕੀ ਏਦਰ ਆ ਰਹੇ ਨੇ ਤੇ ਏਦੇ ਵਿਚ ਜਾਦਾ ਤਰ ਜੇਹੜਾ retired ਫੋਜੀ ਵੀ ਸ਼ਾਮਲ ਹਨ, ਜੋ ਕੀ ਫੋਜੀ, ਬਗਾਵਤ ਵਿਚ ਮਦਦ ਕਰਨਗੇ ਸਰਦਾਰ ਅਜੀਤ ਸਿੰਘ ਜੀ ਦੀ ਇਹ ਗਲ ਸਚ ਵੀ ਸਾਬਤ ਹੋਈ ਤੇ ਇਕ ਪੱਦਰ ਤੇ ਫੋੱਜੀ ਬਗਾਵਤ ਹੋਈ ਵੀ ਓਸ ਵੇਲੇ ਪੰਜਾਬ ਦੇ governor ਨੇ viceroy ਨੂੰ ਖਤ ਲਿਖਿਆ, ਕਿ ਸਰਦਾਰ ਅਜੀਤ ਸਿੰਘ

ਚਾਰ ਮਈ ਉਨ੍ਨਿਸ ਸੋ ਸਤ ਨੂੰ, ਲਾਲਾ ਲਾਜਪਤ ਰਾਏ, ਤੇ ਸਰਦਾਰ ਅਜੀਤ ਸਿੰਘ ਜੀ ਦੇ ਦ੍ਵਾਰਾ ਜਾਰੀ ਕਰ ਦਿੱਤੇ ਗਏ ਸਰਦਾਰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ, ਗਿਰਫਤਾਰ ਕਰ ਕੇ ਬਰਮਾ ਦੀ jail ਵਿੱਚ ਕੈਦ ਕਰ ਦਿੱਤਾ ਗਿਆ ਇਹ ਓਹੀ jail ਸੀ ਜਿਦੇ ਵਿਚ ਆਪਰੀ ਮੁਗ੍ਹਲ ਬਾਦਸ਼ਾ ਸਤਿ ਸ਼੍ਰੀ ਅਕਾਲ ਜੀ

ਭੈਣ ਜੀ, ਪਛਾਣ ਲਿਆ ਜੇ? ਹਾਂ ਜੀ, ਮੈਂ ਪਛਾਣ ਲਿਆ ਜੀ ਹਾਂ ਹਾਂ ਜੀ, ਮੈਂ ਅਮਨ ਬੋਲਣਦਿਆਂ।

ਹੋਰ ਵਧੀਆ ਸਭ। ਹਾਂ ਜੀ ਵੀਰ ਜੀ ਸ਼ਭ ਵਧੀਆ। ਠੀਕ-ਠਾਕ ਤੁਸੀ ਸੁਣਾਓ। ਵਧੀਆ ਹੀ ਚਾਹੀਦਾ, ਵਧੀਆ ਚਾਹੀਦਾਂ, ਹੋਰ ਬੱਚੇ ਕਿੱਦਾ? ਆਪਾਂ ਵੀ ਵਧੀਆ। ਠੀਕ-ਠਾਕ। ਮਾਤਾ ਜੀ ਦਾ ਕੀ ਹਾਲ ਜੇ

ਬੱਚੇ ਠੀਕ ਠਾਕ।

ਮੈਂ ਸੁਣਿਆ ਛੋਟਾ ਬੜਾ ਪੜ੍ਹਨ ਚ ਵਧੀਆ ਬੜਾ । ਹਾਂ ਜੀ, ਸਾਰੇ ਮਤਲਬ ਫਸਟ ਹੀ ਆਉਂਦਾ ਜਦੋਂ ਵੀ ਆਉਂਦਾ ਐਦਾ ਨਿਨੇਟੀ ਨਾਈਂ ਪਰਸੇੰਟ, ਨਿਨੇਟੀ ਏਇਤ ਪਰਸੇੰਟ ਮਤਬਲ ਉਹਨੇ ਵਧੀਆ ਹਾਸਿਲ ਕੀਤੀ ਹੈ। ਲੱਗਾ ਸੀ ਪਤਾ ਜਦੋਂ ਮੈਨੂੰ ਕਹਿੰਦੇ ਭੈਣ ਜੀ ਦਾ ਛੋਟਾ ਮੁੰਡਾ ਬਹੁਤ ਹੁਸ਼ਿਆਰ ਹੈ। ਹਮੇਸ਼ਾ ਕਲਾਸ ਚ ਅਵੱਲ ਆਉਂਦਾ ਹੈ। ਹਾਂ ਜੀ, ਜੀਂ ਹਾਂਜੀ। ਕਦੀ ਕਦੀ ਹੁੰਡਰੇਡ ਪਰਸੇੰਟ ਲੈ ਆਉਂਦਾ ਹੈ। ਕਦੀ ਕਦੀ ਹਾਂ ਹਾਂ ਜੀ। ਹਾਂਜੀ ਹੁੰਡਰੇਡ ਪਰਸੇੰਟ ਵੀ।

ਚਲੋ ਫੇਰ ਤਾਂ ਵਧੀਆ । ਭਾਗ ਵਧੀਆ ਨੇ ਤੁਹਾਡੇ। ਹਾਂ ਜੀ ਹਾਂ ਜੀ ਬਿੱਲਕੁੱਲ ਜੀ ਹੋਰ ਤੁਸੀ ਸੁਣਾਉ।

ਜੀ ਸਾਡੇ ਨਿਆਣਿਆ ਨੇ ਤੇ ਕਰਲੀਆ ਪੜ੍ਹਾਈਆਂ ਇੱਕ ਤੇ ਆਈ ਪੀ ਐਸ ਆਫਿਸਰ ਲੱਗੀ ਕੁੜੀ। ਲੈ ਏਡੇ ਵੱਡੇ ਹੋ ਗਏ ਜੇ। ਹਾਂ ਜੀ ਹਾਂ ਜੀ ਹੋ ਗੇ ਜੀ। ਤੁਹਾਨੂੰ ਨੀ ਪਤਾ। ਉਦੋਂ ਤੇ ਕੁੱੜੀ ਪੱੜਦੀ ਪਈ ਸੀ ਨਾ ਉਦੋਂ ਤੇ ਮੁੰਡਾ ਜਿਹੜਾ ਆਈ ਜਦੋਂ ਛੋਟਾ ਹੀ ਸੀ ਅਜੇ। ਉਹ ਆ ਗਿਆ ਵੀ ਤੁਹਾਡੇ ਵੱਲ ਦੇਰ ਹੋ ਗਈ ਨਾ

ਚਲੋ ਆ ਤੇ ਬਹੁਤ ਵੱਧੀਆ ਭਾਜੀ ਵਧਾਈ ਫਿਰ ਤਹਾਨੂੰ ਬਹੁਤ ਬਹੁਤ ਹਾਂ ਜੀ ਛੋਟੇ ਨੇ ਅਜੇ ਬਾਰਵੀਂ ਦੇ ਪੇਪਰ ਦੀਤੇ ਆ। ਕਹਿੰਦਾ ਬਾਹਰ ਜਾਣਾ ਕਨੇਡਾ।

ਨਹੀ ਨਹੀ ਅਸੀ ਤਾਂ ਸਾਰੇ ਸਮਝਾਣ ਦੇ ਆਂ ਤੁਸੀ ਵੀ ਸਮਝਾਇਉ ਬਾਹਰ ਕੀ ਰੱੱਖਿਆ ਭੈਣ ਜੀ। ਬਾਹਰ ਤੇ ਕੁੱਝ ਨੀ ਆ ਪੰਜਾਬ ਚ ਇਨਾਂ ਵੱਧੀਆ ਸਾਡੇ ਅਹ ਜਲਵਾਯੂ ਇੰਨੀ ਹੋਗੀ ਹੁਣ ਆਹ ਬਾਕੀਆਂ ਦੇ ਨਾਲੋਂ ਸਹੀ ਗੱਲ ਜੇ ਭੈਣ ਜੀ। ਸਾਡੇ ਪੰਜਾਬ ਦਾ ਜਨੂਨ ਬਾਹਰ ਵੱਲ ਅਕਰਸ਼ਿੱਤ ਹੋ ਰਿਹਾ ਹੈ। ਹਾਂ ਜੀ ਇਹ ਤੇ ਹੈ ਬਿੱਲਕੁੱਲ ਸਹੀ ਕਹਿ ਰਹੇ ਹੋ ਤੁਸੀ।